ਇੱਕ ਪਾਰਕ ਬਣੀ ਹੋਈ ਐ।

ਸਪਰਾਈਟ ਦੀ ਬੋਤਲ ਆ ਬਿਸਕਿਟਸ --

ਸਟੇਸ਼ਨਰੀ ਦੀ ਦੁਕਾਨ ਇੱਕ ਆਦਮੀ ਪੇਨ।

ਕੋਪੀਆਂ ਪੇਂਸਿਲਾਂ ਕਿਤਾਬਾਂ--

ਦੋ ਸਿਸਟਰ ਚਾਰ ਲੜਕੇ ਕੁਰਸੀਆਂ।

ਇੱਕ ਬਹੁਤ ਬੱਡੀ ਬਿਲਡਿੰਗ ਬਹੁਤ ਖੂਬਸੂਰਤ ਛੋਟਾ ਜਿਹਾ ਪਾਰਕ --

ਇੱਕ ਲੋਹੇ ਦਾ ਸ਼ੈੱਡ ਇਕ ਕੱਚ ਦਾ ਦਰਵਾਜ਼ਾ ਅਲੁਮੀਨੀਅਮ ਦਾ --

ਦੋ ਮੁਰਗੇ ਇੱਕ ਆਦਮੀ ਖੜਾ ਹੋਇਆ।

ਛੋਟੀ ਜਿਹੀ ਪਾਰਕ ਛੋਟੇ ਛੋਟੇ ਬੂਟੇ ਬਹੁਤ ਸੋਹਣੀ ਲਾਈਟਿੰਗ ।

ਇੱਕ ਪਾਣੀ ਦਾ ਫੁਹਾਰਾ ਇੱਕ ਲਾਲ ਰੰਗ ਦਾ ਝੰਡਾ --